ਐਮ ਤੇ ਸੀਤਾ ਵਿਸ਼ਵਾਂ ਦੇ ਦੌਰਾਨ ਤਿਹਰੇ ਸੀ ਜਿੱਡੇ ਚ ਸ਼੍ਰੀ ਰਾਮ ਸੀ ਮਾਣਕ ਜਦੋ ਭਗਵਾਨ ਰਾਮ ਨੂੰ ਜਿ ਲਾ ਸੀ ਫਿਰ ਆਪਣੀ ਉਨ੍ਹਾਂ ਨੇ ਨੂਰਵਾ ਡੁੱਗਰਾ ਖੁਦ ਕਿੱਤੀ ਸੀ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 ਦੋ ਸੋ ਥਾਵਾਂ ਦੀ ਪਹਿਚਾਣ ਕਿੱਤੀ ਗਏ ਹੈ ਹਾਂਜੀ ਦੋ ਸੋ ਥਾਵਾਂ ਹਮ ਦੀ ਪਹਿਚਾਣ ਕਿੱਤੀ ਗਏ ਹੈ ਉਥੇ ਉਥੇ ਅਜੇ ਵੀ ਮਤਲਬ ਆਏ ਹਾ ਯ ਮੁਖ ਮੰਤ੍ਰਿਸਟਾਂ ਤੇ ਉਨ੍ਹਾਂ ਬਾਰੇ ਆਪ ਨੂੰ ਪਤਾ ਪੋਉਚਨ ਹਾਂਜੀ ਜੀ ਆਪਾਂ ਏਨਾ ਬਰੀ ਗਲ ਕਰਿਅਯ ਟੀ ਜਿਤੀ ਪਾਗ੍ਵਾਂ ਪਾਗ੍ਵਾਂ ਰਾਮ ਨੀ ਟੀ ਮਾਤਾ ਚੇਤਾ ਨੀ ਚੋਦਾਂ ਸਾਲ ਦੀ ਟੇਹਰੀ ਸੇ ਜਿਤੀ ਟੀ ਤਾਵਾਨੁ ਪਤਾ ਕੇਰੀ ਕੇਰੀ ਉਸਤਾਦ ਨੀ ਓਹ ਤੇ ਫਿਲਹਾਲ ਸਤਿਤਸਟਾਂ ਜਗ੍ਹਾ ਹੈ ਜੈਰੀ ਉਡਦੇ ਬਾਰੇ ਪਤਾ ਹੈ ਮੈਨੂੰ ਊਨਾ ਦੇ ਨਾਮ ਮੈਨੂੰ ਪਤਾ ਹੈਜੇਇਰੇ ਐਕਯੋਦਯਾ ਸੀ ਉੱਤਰ ਪਰਦੇਸ਼ ਵਿਚ ਐਕਰਤੁਸ਼ ਸੀ ਮਹਾ ਪ੍ਰਦੇਸ਼ ਦੇ ਵਿਚ ਪੰਚ ਵਤੀ ਸੀ ਨਾਸਿਕ ਦੇ ਵਿਚਵ ਏਕਤਾ ਗੁਰੂ ਸੀ ਆਗਰਾ ਦੇ ਵਿਚ ਓਰ ਇਕ ਤਾਮਿਲ ਨਾ ਸੀ ਉਹ ਸੀ ਸ਼੍ਰੀਲੰਕਾ ਦੇ ਵਿਚ ਓਰ ਪਰਾਮੇਸ਼ਰਾਮ ਸੀ ਉਹ ਤਾਮਿਲਨਾਡੂ ਸੀ ਕਿਸ਼ਕਟਣਾ ਸੀ ਕੇਰ੍ਨਾਲ੍ਯ ਡੀ ਵਿਚ ਸੇ ਹਾਂਜੀ ਹਾਂਜੀ ਤਨੁ ਪਤਾ ਹਮ ਤੁਵਾਂਨੂੰ ਪਤਾ ਹੈ ਅਯੁੱਦਿਆ ਦੇ ਵਿਚ ਜਿਥੇ ਰੁੱਕੇ ਸੀ ਉੱਤਰ ਪਰਦੇਸ਼ ਦੇ ਵਿਚ ਉਥੇ ਉਡਦੇ ਬਾਰੇ ਤੁਵਾਂਨੂੰ ਪਤਾ ਹੈ ਕੁਛ ਹਨ ਜੀ ਕਹਿੰਦੇ ਹੈ ਉੱਤਰ ਪਰਦੇਸ਼ ਦੇ ਵਿਚ ਫੈਜ਼ਾਬਾਦ ਇਕ ਕ਼ਬਰਿਸਟਾਂ ਹੈਗਾ ਹਾਂਜੀ ਅਯੁਧਿਆ ਜਾਨ ਤੋਂ ਬਾਦ ਇਕ ਫੈਜ਼ਾਬਾ ਕਬਰਿਸਤਾਨ ਹੈਗਾ ਹਾਂਜੀ ਹਾਂਜੀ ਤੇ ਕਹਿੰਦੇ ਉਡਦੇ ਬੋਹਤ ਸਾਰੇ ਮੰਦਿਰ ਤੇ ਭੂਤ ਹੈਗੀ ਕਹਿੰਦੇ ਕਣਕ ਮੰਦਿਰ ਹਨੂੰਮਾਨ ਘਰਿ ਮੰਦਿਰ ਪੂਰੇ ਨਦੀ ਘਾਟ ਵਿਚ ਏ ਇਸ ਜਯਾ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 ਹਨ ਜੀ ਅਯੁਧਿਆ ਵਿਚ ਹੈਗੀ ਨਾ ਰਾਮ ਦੇ ਨਾਲ ਜੇਰਾ ਹਾਂਜੀ ਚਿਤ੍ਰਪੁਰ ਦਾ ਮੱਧਪ੍ਰਦੇਸ਼ ਦਾ ਉਡਦਾ ਤੇ ਮੈਨੂੰ ਪਤਾ ਮੇਂ ਦਾਸ ਦੀ ਆਂ ਕਹਿੰਦਾ ਉਹ ਮੰਨਿਆ ਜਾਂਦਾ ਹੈ ਕ ਉਹ ਕ ਰਾਮ ਭਗਵਾਨ ਲਕਸ਼ਮਣ ਆਪਣ ਮਾਤਾਜ ਜਾਂਦਾ ਦੇਵੀ ਸੀਤਾ ਕਹਿੰਦੇ ਯੀਅਰ ਸਾਲ ਤਕ ਉਥੇ ਰੁੱਕੇ ਸੀ ਉਹ ਸਬ ਤੋਂ ਮਹਾਤਾਵ੍ਪੋਰਾਂ ਅਸਥਾਨਾਂ ਵਿਚ ਮਾਨ੍ਯ ਜਾਂਦਾ ਆਯ ਆ ਜੇਰਾ ਵੀ ਓਥੇ ਦੀ ਯਾਤਰਾ ਕਰਦਾ ਆਯ ਆ ਤੇ ਇਥੋਂ ਤਕ ਕਹਿੰਦੇ ਕ ਜ਼ੀਰੇ ਰਾਮ ਤੇ ਸੀਤਾ ਹੈਂ ਅੱਤ ਦੀ ਅਸ਼ੁਵਿਆ ਤੋਂ ਇਕ ਪਤਨੀ ਸੀ ਜੈਰੀ ਉਣਹਣੁ ਮਿੱਲੇ ਤੇ ਸਬ ਕੁਛ ਸਬੀਡੀਠ ਹੈ ਕ ਵਰਤਨ ਦੇ ਵਿਚ ਕਹਿ ਘਾਟ ਹਨੂੰਮਾਨ ਤਾਰਾ ਪੈਡਿਗਿਰੀ ਜਾਦਿਗੁਣ ਲੀਕਹ ਸ਼ੀਲਾ ਗੁਪਤ ਗੁਦਾਵਰੀ ਸੀਤਾ ਦੀ ਰਸੋਇ ਦੇਵੀਰਾਮ ਮੰਦਿਰ ਸਾਰੇ ਬੋਹਤ ਅਸਥਾਨ ਉਥੇ ਨਾ ਘੁੰਮਣ ਵਾਲੇ ਨੇ ਹਾਂਜੀ ਹਾਂਜੀ ਤੇ ਪੰਚਵਟੀ ਭੀ ਹੈ ਨਾ ਉਥੇ ਨਾਸਿਕ ਦੇ ਵਿਚ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

ਤੇ ਕਹਿੰਦੇ ਹਿੰਦੂ ਧਰਮ ਵਿਚ ਸਬ ਤੋਂ ਕਹਿੰਦੇ ਇਥੋਂ ਦਾ

ਕੁੰਬ ਦਾ ਮੈਲਾ ਹੋ ਅੱਛਾ ਉਥੇ ਹੈ ਕੁੰਬ ਢਾ ਮੱਲਾ ਲੱਗਦਾ ਹੈ ਉਥੇ ਹਨ ਜੀ ਹਨ ਜੀ ਕੁੰਬ ਦੇ ਮੈਲੇ ਬਾਰੇ ਵੀ ਕਾਫੀ ਸੁਣਿਆ ਕਹਿੰਦੇ ਕਾਫੀ ਮੇਲਾ ਹੈ ਕੁੰਬ ਦਾ ਹੱਮਬੜਾ ਸਾਲ ਬਾਦ ਉਥੇ ਬੋਹਤ ਤਪੱਸਿਆ ਹੋਂਦੀ ਉਹ ਹਰ ਸਾਲ ਉਹ ਬੜਾ ਸਾਲ ਬਾਦ ਹੈ ਆਂਦਾ ਹੈ ਬੋਹਤ ਲੋਕ ਆਂਡੇ ਉਹ ਘੋੜੇ ਹਾਥੀ ਸਾਰੇ ਭੀ ਅੰਡੇ ਆ ਕਹਿੰਦੇ ਇਕ ਲੈਕਕਸ਼ੀ ਹੈ ਆਂਧਰਾ ਪ੍ਰਦੇਸ਼ ਜ਼ਿਲੇ ਵਿਚ ਅਜਿਹੇ ਸਥਾਨਾਂ ਵਿੱਚੋਂ ਇਕ ਪ੍ਰਤੀਕਾਂ ਨੂੰ ਮਨੁੱਖ ਤੋਂ ਬਚਾਉਣ ਲਈ ਬਣਿਆ ਲੜਨ ਦੀ ਕੋਸ਼ਿਸ਼ ਕਰਦਾ ਹੈ ਪਰ ਅੰਤ ਵਿੱਚ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਤੇ ਲੇਪਕਾਸ਼ੀ ਉਹ ਹੈ ਅਸਥਾਨ ਹੈ ਜਿਥੇ ਆਏ ਸੀ ਜਦੋਂ ਅੰਤਰੇ ਵਿਚ ਕਹਿੰਦੇ ਜ਼ਖਮੀਆਂ ਦੇ ਗਠਨ ਦੇ ਉੱਤੋਂ ਦੀ ਘਟਨਾ ਹੈ ਤੇ ਦੁਨੀਆ ਦੀ ਸਬ ਤੋਂ ਵੱਡੀ ਮੂਰਤੀ ਸੀਤਾ ਦੀ ਉਥੇ ਹੈ ਹੈ ਕਹਿੰਦੇ ਤੇ ਕਹਿੰਦੇ ਸਬ ਤੋਂ ਸਾਬਿਸ਼ਟ ਹੈ ਤੇ ਭੀ ਪਤਾ ਹੋਗਾ ਕਾਮਿਲ ਨਾਦੁ ਦਾ ਕਹਿੰਦੇ ਰਾਮਿਸ਼ਵਰ ਜੋ ਹੈਗਾ ਸਾਰੇ ਅਸਥਾਨਾਂ ਚ ਮਸ਼ਹੂਰ ਹੈਗਾ ਤੇ ਕਹਿੰਦੇ ਜਿਥੇ ਸ਼੍ਰੀਲੰਕਾ ਵਾਸਤੇ ਪੁੱਲ ਬਨਾਯਾ ਸੀ ਚਰਨ ਦੇ ਪੁੱਲ ਤੇ ਕਹਿੰਦੇ ਇਥੇ ਮੰਦਿਰ ਮਸ਼ਹੂਰ ਹੈਗਾ ਤੇ ਕਹਿੰਦੇ ਜੈਰੇ ਮਾਤਾ ਸੀਤਾ ਸੀ ਉਨ੍ਹਾਂ ਨੇ ਪ੍ਰਮਾਤਮਾਂ ਭੀ ਕਿੱਤੀ ਸੀ ਸ਼੍ਰੀਲੰਕਾ ਜਾਂਦੇ ਸੀ ਰੇਖਾ ਆਯ ਵਾ ਸ਼੍ਰੀਨਗਰ ਦੇ ਵਿਚ ਭੀ ਹੈਗਾ ਤਾਲੀ ਤਾਲਿਮਿਨਾਰ ਮੰਦਿਰ ਆਏ ਜ਼ੀਰਾ ਹੈਗਾ ਓਥੇ ਕੇਹ੍ਨ੍ਡੇ ਸਿਰਿਲੰਕਾ ਵਿਚ ਵੀ ਤੇ ਉਹ ਅਸਥਾਨ ਹੈ ਜਿਤਨੇ ਕਹਿੰਦੇ ਰਾਮ ਨੂੰ ਨਾ ਰਾਮ ਦੇ ਭਰਾਵਾਂ ਨੇ ਮਾਰਾ ਸੀ ਤੇ ਤੇ ਇਸ ਦੇ ਬਾਦ ਕਹਿੰਦੇ ਰਾਮ ਦੇ ਕਹਿਣ ਚ ਰਾਵਾਂ ਦੇ ਭਰਾਵਾਂ ਨੇ ਉਹ ਹੈ ਐਲਾਯਾ ਸੀ ਥੋੜੀ ਦੇਰ ਬਾਦ ਜੇ

ਤੇ ਮੀਨਾਰ ਤੋਂ ਸੜਕ ਪੁਹੰਚ ਸਕਦੇ ਹੋ ਜੇ ਜਾਣਾ ਹੋਵੇ ਟਾਪੂ ਤਕ ਪੁਹੰਚ ਸਕਦੇ ਹੋ ਜੋ ਟਾਪੂ ਨੂੰ ਬਾਕੀ ਹਿੱਸੇ ਨਾਲ ਜੋੜਦਾ ਹੈ ਤੇ ਓਦਾਂ ਜੇਰਾ ਆਯ ਹਾਂਜੀ ਕਰਨਾਟਕਾ ਦੇ ਵਿਚ ਉਡਦੇ ਬਾਰੇ ਦੱਸੋ ਮੈਨੂੰ

ਕਹਿੰਦੇ ਉਸ ਸਮੇਂ ਨਾ ਉਥੇ ਬਾਂਦਰਾਂ ਦਾ ਰਾਜ ਸੀ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 ਹਾਂਜੀ ਹਾਂਜੀ ਕਹਿੰਦੇ ਉਹ ਸਥਾਨ ਹੈ ਜਿੱਥੇ ਰੁਮਾਂਟਿਕਤਾ ਆਣ ਸੁਖਬੀਰ ਕਿਤੇ ਆਰਾਮ ਤੇ ਲਕਸ਼ਮਣ ਹਨੂੰਮਾਨ ਸੁਖਬੀਰ ਨੂੰ ਮਿਲੇ ਮੰਦਿਰ ਜ਼ਰੂਰ ਜੋ ਕਹਿੰਦੇ ਜੱਦੋ ਭੀ ਉਥੇ ਜਾਣਾ ਹੈ ਹਾਂਜੀ

ਜੋ ਸੀਤਾ ਦੇ ਘਹਿਨਾਯ ਵਿੱਚੋ ਬਣਿਆ ਹੁਈਆਂ ਸੀ ਕਹਿੰਦੇ ਜੇ ਆਪਾਂ ਗਲ ਕਰੀਏ ਖੇੰਦੀ ਤੁਸੀਂ ਜਿਤੀ ਕੁਮਾਂ ਜਾਂਦੇ ਓਹ ਜਿਤੀ ਮਤਲਬ ਬੋਹਤ ਸਾਰੀ ਜਗਾ ਹੈ ਗੀ ਕੁਮਾਂ ਨੂ ਹਨ ਜੀ ਹਨ ਜੀ ਮਤਲੂਬ ਸਰਿਯਾ ਡੇਕਨ ਜੋਗ ਜਿਨ੍ਯ ਵੀ ਯੋਦਿਯਾ ਵਿਚ ਛੋਡਾ ਸਾਲ ਦੇ ਬਨਵਾਸ ਕਟੀ ਕ ਜਿਨ੍ਯ ਵੀ ਆ ਥਾਂਵਾ ਨੀ ਨਾ ਅਏਯ ਸਰਿਯਾ ਡੇਕਨ ਵਾਲਿਯਾਂ ਨੀ ਕਿਸੀ ਨਾ ਕਿਸੀ ਨਾਲ ਆਯ ਕੋਈ ਨਾ ਕੋਈ ਇਤਹਾਸ ਜੁਰਯ ਹੋਯਾ ਹਾਂਜੀ ਚਲੋ ਟਾਕ ਹੈ ਮੈਂ

ਹਾਂਜੀ ਸਤਿ ਸ਼੍ਰੀ ਅਕਾਲ ਬੜੀ ਠੀਕ ਏ ਵਧੀਆ ਤੁਸੀ ਦਸੋ ਕਿੱਦਾਂ ਠੀਕ ਹੋ ਹਾਂਜੀ ਵਧੀਆ ਹੋਰ ਕਿ ਕਰ ਰਹੇ ਸਿਗੇ ਕੁੱਛ ਨਹੀ ਬਸ ਬੈਠੇ ਹੋਏ ਸੀ ਤੇ ਉਹ article ਆਇਆ ਸੀ ਕਲਪਨਾ ਚਾਵਲਾ ਤੇ ਓਹ ਨਾ newspaper ਚ ਥੋੜਾ ਪੜ੍ਹਦੇ ਪਏ ਸੀ ਅੱਛਾ ਚਲੋ ਵਧੀਆ ਏ ਮੈ ਵੀ ਕਲਪਨਾ ਚਾਵਲਾ ਦਾ ਹੀ ਦੇਖਿਆ ਸੀ tv ਚ ਨਾ ਆ ਰਿਹਾ ਸੀਗਾ news ਚ ਦਿਖਾ ਰਹੇ ਸੀ ਕਾਫੀ ਕੁਝ ਹਾਂਜੀ ਮੈ ਕਿਹਾ ਚਲੋ ਦੀਦੀ ਨਾਲ ਥੋੜਾ discuss ਕਰਲਾ ਹੋਰ ਤਾਂ ਕੁਝ ਨਹੀਂ ਹਾਂਜੀ ਹਾਂਜੀ ਬਿਲਕੁਲ ਕਿੱਥੇ ਹੋਇਆ ਸੀਗਾ ਕਦੋਂ ਹੋਇਆ ਸੀ ਹਾਂਜੀ ਕਲਪਨਾ ਚਾਵਲਾ ਜਿੱਦਾ ਕੀ ਕਲਪਨਾ ਚਾਵਲਾ ਦਾ ਜਨਮ ਹੈਗਾ ਸਤਾਰਾ ਮਾਰਚ ਉੱਨੀ ਸੌ ਬਾਹਟ ਦਾ ਹੈਨਾ ਤੇ ਇਕ ਫਰਵਰੀ ਦੋ ਹਜਾਰ ਤੀਨ ਤੱਕ ਰਹੇ ਇਹ ਇਕ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸਿਗੇ ਜੋ ਮਤਲਬ ਕੀ ਪੁਲਾੜ ਵਿੱਚ ਕਹਿ ਜਾਨ ਵਾਲੀ ਪਹਿਲੀ ਭਾਰਤੀ ਮੂਲ ਔਰਤ ਵੀ ਸਿਗੀ ਤੇ ਉਸਨੇ ਪਹਿਲੀ ਵਾਰ ਉੱਨੀ ਸੋ ਸਤਾਨਵੈ ਦੇ ਵਿਚ ਇਕ mission ਮਾਹਰ ਅਤੇ primary robotic arm operator ਵੱਜੋ Space Settle Columbia ਤੋਂ ਉਡਾਣ ਭਰੀ ਸੀ ਤੇ ਉਸਦੀ ਦੂਜੀ ਜਿਹੜੀ ਉਡਾਣ ਸੀਗੀ sts ਇਕ ਸੋ ਸਤ ਸੀ ਜੌ ਕਿ Columbia ਦੀ ਅੰਤਿਮ ਉਡਾਣ ਦੋ ਹਜਾਰ ਤੀਨ ਵਿੱਚ ਸੀਗੀ ਤੇ ਚਾਵਲਾ ਓਹਨਾ ਸਤ ਚਾਲਕ ਦਲਾ ਦੇ members ਵਿੱਚੋ ਇਕ ਸੀ ਜੌ Space Settle Columbia ਤਬਾਹੀ ਵਿਚ ਮਾਰੇ ਗਏ ਸਨ ਤੇ ਜਦੋਂ ਪੁਲਾੜ ਦੇ ਕਹਿੰਦੇ ਯਾਨ ਇਸਦੇ ਮੁੜ ਦਾਖਲੇ ਦੌਰਾਨ ਟੁੱਟ ਗਿਆ ਸੀ ਤੇ ਇਕ ਫਰਵਰੀ ਦੋ ਹਜ਼ਾਰ ਤੀਨ ਨੂੰ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਚਾਵਲਾ ਨੂੰ ਮਾਰਨ ਉਪਰੰਤ ਕੰਗਰੇਣ National Space Medal Of Honour ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਕਈ ਸੜਕਾਂ ਤੇ ਯੂਨੀਵਰਸਟੀ ਦੇ ਸੰਸਥਾਵਾਂ ਦਾ ਨਾਂ ਵੀ ਨਾਮ ਓਹਨਾ ਦੇ ਸਨਮਾਨ ਵਿੱਚ ਰੱਖਿਆ ਗਿਆ ਏ ਤੇ ਉਸਨੂੰ ਭਾਰਤ ਦੇ ਇਕ Role Model ਮੰਨਿਆ ਜਾਂਦਾ ਏ ਹਾਂਜੀ ਤੇ ਜਿਵੇਂ ਓਹਨਾ ਦੇ ਸ਼ੁਰੂਆਤੀ ਜੀਵਨ ਦੇ ਸਿੱਖਿਆ ਬਾਰੇ ਵੀ ਦਸੋਗੇ ਕੁੱਛ ਹਾਂਜੀ ਓਹਨਾ ਨੇ ਜਿੱਦਾ ਟੈਗੋਰ ਬਾਲ ਨਿਕੇਤਨ Senior Secondary School ਤੋਂ ਕਰਨਲ ਤੋਂ ਆਪਣੀ ਪੜਾਈ ਸ਼ੁਰੂ ਕੀਤੀ ਸੀ ਤੇ ਫਿਰ ਸਥਾਨਕ Flyingclubs ਵਿਚ ਗਈ ਅਤੇ ਆਪਣੇ ਪਿਤਾ ਨਾਲ ਜਹਾਜਾਂ ਨੂੰ ਦੇਖਿਆ ਤੇ ਪੰਜਾਬ ਇੰਜਨੀਰਿੰਗ ਕਾਲਜ ਭਾਰਤ ਤੇ Airports Engineering ਚ Bacheolar Of Engineering ਦੀ ਡਿਗਰੀ ਵੀ ਹਾਸਲ ਕਰਨ ਤੋਂ ਬਾਅਦ ਓਹ ਉੱਨੀ ਸੋ ਬਯਾਸੀ ਵਿੱਚ ਸੰਯੁਕਤ ਰਾਜ ਅਮਰੀਕਾ ਚਲਿਗਈ ਹੈਨਾ

Space Engineering ਵਿਚ Master Of Science ਦੀ ਡਿਗਰੀ ਪ੍ਰਾਪਤ ਕੀਤੀ ਤੇ ਉੱਨੀ ਸੀ ਚਰਾਸੀ ਵਿੱਚ ਅਰਲਿੰਟੋਂ ਦੀ ਟੈਕਸਲਾ ਯੂਨੀਵਰਸਿਟੀ ਵਿੱਚ ਓਹਨਾ ਨੇ ਚਾਵਲਾ ਨੇ ਉੱਨੀ ਸੋ ਚਆਸੀ ਵਿੱਚ ਦੂਸਰੀ ਮਾਸਟਰ ਡਿਗਰੀ ਵੀ ਜਿਹੜੀ ਏ ਹਾਸਲ ਕਰ ਲਈ ਸੀ

ਅੱਛਾ ਅੱਛਾ ਤੇ ਓਹਨਾ ਦੇ career ਬਾਰੇ ਮਤਲਬ ਕਲਪਨਾ ਚਾਵਲਾ ਦੇ Career ਬਾਰੇ ਕੁਝ ਦੱਸੋਗੇ ਹਾਂਜੀ ਉੱਨੀ ਸੌ ਅਠਾਸੀ ਵਿੱਚ ਚਾਵਲਾ ਨੇ NASA nesc research centre ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਉਸਨੇ ਲਮਕਾਰੀ ਜਾ shotkey of landing ਦੇ ਸਕਲਪਾ ਨੂੰ ਫਲੁਇਦ ਦੀਆਮੋਸਤਿਕ ਵਿੱਚ ਖੋਜ ਕੀਤੀ ਸੀ ਤੇ ਚਾਵਲਾ ਦੀ ਬਹੁਤ ਹੀ ਖੋਜ ਰਸਾਲਿਆਂ ਤੇ Conference Paper ਵਿੱਚ ਸ਼ਾਮਿਲ ਏ

ਤੇ ਚਾਵਲਾ ਕੋਲ Single ਅਤੇ Multi ਇੰਜਨ ਵਾਲੇ ਹਵਾਈ ਜਹਾਜ ਸਮੁੰਦਰੀ ਜਹਾਜ ਅਤੇ Glidder ਲਈ ਹਵਾਈ ਜਹਾਜ ਅਤੇ ਵਪਾਰਕ Pilot License ਲਈ ਪ੍ਰਮਾਣਿਤ Flight ਰਟਿੰਗ ਵੀ ਸੀ ਓਹਨਾ ਕੋਲ

ਤੇ ਓਹ ਮਾਰਚ ਉੱਨੀ ਸੌ ਪਚਾਨਵੇਂ ਵਿੱਚ Core ਵਿੱਚ ਸ਼ਾਮਿਲ ਹੋਈ ਅਤੇ ਉੱਨੀ ਸੋ ਸਤਾਨਵੈ ਦੇ ਵਿੱਚ ਓਹਨਾ ਨੇ ਆਪਣੀ ਪਹਿਲੀ ਉਡਾਣ ਲਈ ਚੁਣਿਆ ਗਿਆ ਸੀ ਓਹਨਾ ਨੂ

ਹਾਂਜੀ ਜਿਵੇਂ ਓਹਨਾ ਦਾ ਪਹਿਲਾ ਜਿਹੜਾ ਉਡਾਣ mission ਕਹਿ ਸਕਦੇ ਆ ਅਪਾ ਉੱਨੀ ਨਵੰਬਰ ਉੱਨੀ ਸੌ ਸਤਾਨਵੈ ਨੂੰ ਛੇ ਪੁਲਾੜ ਜਿਹੜੇ ਕੇ ਯਾਤਰੀਆ ਵਿੱਚੋ ਇੱਕ ਵਿੱਚੋ ਓਹਨਾ ਨੂੰ ਹਿੱਸਾ ਵਜੋਂ ਸ਼ੁਰੂ ਹੋਇਆ ਸੀ ਓਹਨਾ ਨੇ space settle columbia ਦੀ ਉਡਾਣ sts Eighty Seven ਨੂੰ ਉਡਾਇਆ ਸੀ ਅਤੇ ਚਾਵਲਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਸੀ ਉਸਨੇ ਪੁਲਾੜ ਦੇ ਪਾਰ ਰਹਿਤ ਸਫ਼ਰ ਦੌਰਾਨ ਜਿਵੇਂ ਕਿ ਹੇਠ ਲਿਖੇ ਸ਼ਬਦ ਵੀ ਬੋਲੇ ਸੀ ਜਿੱਦਾ ਤੁਸੀ ਸਿਰਫ਼ ਆਪਣੀ ਅਕਲ ਤੋ ਹੀ ਕੰਮ ਲੈ ਸਕਦੇ ਹੋ ਜਿੱਦਾ ਉਸਨੇ ਧਰਤੀ ਦੇ ਦੁਆਲੇ ਦੋ ਸੋ ਬਵੰਜਾ ਵਾਰ ਦਸ ਮਿਲੀਅਨ ਕਿਲੋਮੀਟਰ ਦੀ ਯਾਤਰਾ ਵੀ ਕੀਤੀ ਸੀ ਅਤੇ ਆਪਣੇ ਪਹਿਲੇ mission ਤੇ ਚਾਵਲਾ ਨੇ ਧਰਤੀ ਦੇ ਦੋ ਸੋ ਬਵੰਜਾ ਚਕਰਾ ਵਿੱਚੋ ਦਸ Point ਚਾਰ Point ਚਾਰਤੇ ਛੇ Point ਪੰਜ million ਮਿਲ ਦੀ ਯਾਤਰਾ ਵੀ ਕੀਤੀ ਹੈਨਾ ਹਾਂਜੀ ਤੇ Space ਵਿੱਚ ਤੀਨ ਸੋ ਚੀਅਤਰ ਘੰਟੇ ਮਤਲਬ ਕਿ ਪੰਦਰਾਂ ਦਿਨ ਸੋਲਹ ਘੰਟੇ ਤੋਂ ਵੀ ਵੱਧ ਸਮਾਂ ਲਗਾਇਆ ਸੀ ਓਹਨਾ ਨੇ

ਤੇ ਵਿਸ਼ਟਨ ਤੱਕ ਅਤੇ tokyo ਦੋਨੀ ਦੁਆਰਾ Satellite ਨੂੰ ਹਾਸਿਲ ਕਰਨ ਲਈ ਸਵਾਪਕ ਦੀ ਵੀ ਲੋੜ ਸੀ ਤੇ ਪੰਜ ਮਹੀਨੇ ਦੀ ਨਾਸਾ ਦੀ ਜਾਚ ਦੇ Software ਨੂੰ Interface ਦੀ ਕੁਰੀਤੀਆਂ ਦੀ ਪਹਿਚਾਣ ਕਰਕੇ ਕਲਪਨਾ ਚਾਵਲਾ ਨੂੰ ਵਾਲੀ ਕਾਰ ਦਿੱਤਾ ਅਤੇ Flight ਕੁਰੁ ਅਤੇ ਜਮੀਨੀ ਨਿਰੰਤਨ ਦੀ ਪਰਿਭਾਸ਼ਾ ਪ੍ਰਕਿਰਿਆ sts Eighty Seven ਜੌ ਕਿ Post Flight ਗਤੀਵਿਧੀਆ ਦੇ ਪੂਰੇ ਹੋਣ ਤੋਂ ਬਾਅਦ ਹੈਨਾ

ਜਿਵੇਂ ਹੁਣ ਕਲਪਨਾ ਚਾਵਲਾ ਦਾ ਦੂਜਾ ਪੁਲਾੜ Mission ਸੀਗਾ ਓਹ ਕਦੋਂ ਹੋਇਆ ਸੀ ਤੇ ਓਹਨਾ ਦੀ ਮੌਤ ਹਾਂਜੀ ਜਿਵੇਂ ਕਿ ਇਕ ਸੋ ਸਾਤ Space Settle Columbia ਤਬਾਹੀ ਕਹਿ ਸਕਦੇ ਆ ਅਸੀ ਓਹਨੂੰ ਮੁੱਖ ਤੇ ਤੇ ਅਕਤੂਬਰ ਦੋ ਹਜਾਰ ਇਕ ਵਿੱਚ ਐਸ ਡੀ ਐਸ ਇਕ ਸੋ ਸਤ ਚ ਚਾਲਕ ਦਲ ਖੱਬੇ ਤੋ ਸਜੇ ਮਤਲਬ ਪੂਰਾ ਜੌ ਕਹਿ ਸਕਦੇ ਆ

ਤੇ ਉਸਦੀ ਦੂਸਰੀ ਉਡਾਣ ਜਦੋ ਹੋ ਰਹੀ ਸੀ Mission ਸਮਸਰਨੀ ਦੇ ਵਿਵਾਦਾ ਅਤੇ ਤਕਨੀਕੀ ਸਮੱਸਿਆ ਜਿਵੇਂ ਕਿ ਜੁਲਾਈ ਦੋ ਹਜਾਰ ਦੋ ਵਿਚ ਸਤਲ Engineer ਦੀ ਪਰਵਾਹ ਲਹਿਣਾ ਦੇ ਤਰੇੜਾਂ ਦੀ ਖੋਜ ਦੇ ਕਾਰਨ ਵਾਰ ਵਾਰ ਜੌ ਦੇਰੀ ਹੋ ਰਹੀ ਸੀ ਤੇ ਸੋਲਹ ਜਨਵਰੀ ਦੋ ਹਜਾਰ ਤੀਨ ਨੂੰ ਚਾਵਲਾ ਅੰਤ ਵਿੱਚ ਮਾੜੀ ਕਿਸਮਤ ਕਹਿ ਸਕਦੇ ਆ ਓਹਦੀ ਐਸ ਡੀ ਐਸ ਇਕ ਸੋ ਸਤ ਮਿਸ਼ਨ ਨੇ Space Settle Columbia ਵਿੱਚ ਸਵਾਰ ਹੋਕੇ ਪੁਲਾੜ ਵਿਚ ਵਾਪਿਸ ਪਰਤਿਆ ਤੇ ਚਾਲਕ ਦਲ ਨੇ ਧਰਤੀ ਅਤੇ ਪੁਲਾੜ ਵਿਚ ਵਿਗਿਆਨ ਉੱਨਤ Technology ਵਿਕਾਸ ਦੇ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਦਾ ਅਧਿਐਨ ਕਰਨ ਲਈ ਲਗਪਗ ਐਸੀ ਪ੍ਰਿਯੋਗ ਵੀ ਕਿਤੇ ਹੋਏ ਸਨ ਇਹਨਾਂ ਦੇ ਵਿੱਚ

ਜਿੱਦਾ ਕਿ ਇੰਨਾ ਦੇ ਨਿਜੀ ਜੀਵਨ ਦੀ ਗੱਲ ਕਰੀਏ ਤਾਂ ਦੋ ਦਿਸੰਬਰ ਉੱਨੀ ਸੌ ਤਰਾਸੀ ਨੂੰ ਕਲਪਨਾ ਚਾਵਲਾ ਦਾ ਵਿਆਹ ਇਕੀ ਸਾਲ ਦੀ ਉਮਰ ਵਿੱਚ ਜ਼ੀਣ ਪੀਰ ਹੈਰੀਸਨ ਨਾਲ ਹੋਇਆ ਸੀ ਤੇ ਜੌ ਕਿ ਕੋਲੰਬੀਆ ਦੀ ਤਬਾਹੀ ਤੋ ਬਾਅਦ ਕਲਪਨਾ ਦੇ ਜੀਵਨ ਉੱਪਰ ਇਕ ਫਿਲਮ ਵੀ ਬਣਾਈ ਗਈ ਹੈਨਾ ਤੇ ਤੇ ਕੋਲੰਬੀਆ ਦੇ ਵਿੱਚ ਫਿਲਮ ਵੀ ਬਣਾਈ ਗਈ ਏ ਨਿਰਮਾਤਾ ਦੁਆਰਾ ਹੈਰੀ ਸਰ ਨਾਲ ਸੰਪਰਕ ਕੀਤਾ ਗਿਆ ਪਰ ਉਸਨੇ ਇਨਕਾਰ ਕਰ ਦਿੱਤਾ ਸੀ ਕਿ ਓਹਨਾ ਦੀ ਏਡਾ ਨੀ ਕੋਈ ਮੋਵੀ ਬਨਾਨੀ ਤੇ ਕਿਉਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਹੀ ਰੱਖਣਾ ਪਸੰਦ ਕਰਦੇ ਸੀ ਓਹ ਲੋਕਾਂ ਸਾਮ੍ਹਣੇ ਨਹੀਂ ਪੇਸ਼ ਕਰਨਾ ਚਾਹੁੰਦੇ ਸੀ ਜਿਵੇਂ ਕਲਪਨਾ ਚਾਵਲਾ ਪ੍ਰਸਿੱਧ ਸੱਭਿਆਚਾਰ ਸੀ ਓਹਦੇ ਵਿੱਚ ਕਿ ਸੀ ਮਤਲਬ ਹਾਂਜੀ ਜਿੱਦਾ ਕਿ ਇਹਨਾਂ ਨੂੰ ਕਹਿ ਸਕਦੇ ਆ ਅਪਾ ਮੈਗਾ ਇਕਨ ਹੈਨਾ ਜਿਵੇਂ ਦੋ ਹਜਾਰ ਅਠਾਰਾਂ ਤੋ ਦੋ ਹਜਾਰ ਵੀਹ ਕਹਿ ਸਕਦੇ ਆ ਜਿਵੇਂ ਮੈਗਾ ਇਕਣ ਵਿੱਚ ਚੁਣਿਆ ਗਿਆ ਸੀਗਾ ਪ੍ਰਮੁੱਖ ਭਾਰਤੀ ਸ਼ਖਸੀਅਤਾ ਵਾਰੇ ਜਿੰਨਾ National Geography ਤੇ ਇਕ ਭਾਰਤੀ ਦਸਤਾਵੇਜ Television ਲੜੀ ਚਾਵਲਾ ਦੀਆਂ ਪ੍ਰਾਪਤੀਆਂ ਨੂੰ ਹੀ ਸਮਰਪਿਤ Episode ਬਣਾਇਆ ਗਿਆ ਏ ਪੂਰਾ ਜੌ ਕਿ ਇੰਨਾ ਦੀ ਇੰਨਾ ਨੇ ਜਿੰਨਾ ਵੀ ਹੁਣ ਤੱਕ ਖੋਜ ਕਰੀ ਏ ਤੇ ਜਿੰਨੇ ਵੀ ਇੰਨਾ ਨੇ Mission Complete ਕੀਤੇ ਓਹਨਾ ਨੂ ਪੂਰਾ Represent ਕਰਦਾ ਹੈ ਅੱਛਾ ਜਿਵੇਂ ਕਲਪਨਾ ਚਾਵਲਾ ਨੂੰ ਬੜੇ Award ਮਿਲੇ ਨੇ ਨਾ ਹਾਂਜੀ ਹਾਂਜੀ ਇੰਨਾ ਨੂੰ ਜਿੱਦਾ ਕਿ ਮਰਨ ਉਪਰੰਤ ਹਨਜੀ ਇਹਨਾਂ ਨੂੰ ਕਾਫ਼ੀ Award ਮਿਲੇ ਨੇ ਜਿੱਦਾ Progress Space Medal Of Honour ਵੀ ਇਹਨਾਂ ਨੂੰ ਦਿੱਤਾ ਗਿਆ ਤੇ NASA Space Light Medal ਵੀ ਇਹਨਾਂ ਨੂੰ ਹੀ ਦਿੱਤਾ ਗਿਆ ਤੇ ਇਸਤੋਂ ਬਾਅਦ ਇਹਨਾਂ ਨੂੰ NASA Service Medal ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਜੌ ਕਿ ਇੰਨਾ ਦੀ Death ਤੋਂ ਬਾਅਦ ਇਹਨਾ ਨੂੰ ਇਹ ਜੌ ਤੀਨ Main ਹੈਗੇ Awards ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਹਾਂਜੀ ਤੇ ਚਲੋ ਕਾਫੀ ਕੁਝ ਪਤਾ ਲੱਗਿਆ ਇੰਨਾ ਦੇ ਵਾਰੇ ਮਤਲਬ Normal ਰਹਿਣਾ ਹੀ ਪਸੰਦ ਕਰਦੇ ਸੀ ਨਿਜੀ ਜੀਵਨ ਹੀ ਜੀਣਾ ਪਸੰਦ ਕਰਦੇ ਸੀ ਹਾਂਜੀ ਇਹਨਾਂ ਤੇ ਜਿੱਦਾ ਇਹਨਾਂ ਦੇ Husband ਦੁਆਰਾ ਫੇਰ ਓਹ ਮਨਾ ਕਰ ਦਿੱਤਾ ਗਿਆ ਸੀ ਪੂਰੀ ਜੌ ਮੂਵੀ ਹੈਨਾ ਬਣਾਨ ਲਈ ਕਿਹਾ ਗਿਆ ਸੀ ਆਪਣੇ ਇੰਡੀਆ ਵਲੋ ਪਰ ਓਹਨਾ ਨੇ ਕਿਹਾ ਕਿ ਮੈ ਉਸਨੂੰ ਬਸ ਇਕ ਛੋਟਾ ਜਿਹਾ National Geography ਤੇ ਇਕ ਦਸਤਾਵੇਜ ਟੀਵੀ ਲੜੀ ਹੈਨਾ ਜੌ ਕਿ ਓਹੀ ਬਣਾਈ ਗਈ ਪੂਰੀ ਇਕ Movie represent ਨਹੀ ਕੀਤੀ ਓਹ ਵੀ Main main ਇਹਨਾਂ ਦੀਆਂ ਕਹਿ ਸਕਦੇ ਆ ਖੋਜਾ ਪ੍ਰਾਪਤੀਆਂ ਤੇ ਜੌ ਇਹਨਾਂ ਨੇ ਇਹਨਾਂ ਦੀ Life ਚ ਖਰਾਬੀ ਹੋਈ ਸੀ ਜਿਹੜੇ ਵਿੱਚ ਛੇ ਮਹੀਨੇ ਲੱਗ ਗਏ ਸਿਗੇ ਪੂਰਾ Set ਕਰਨ ਲਈ ਤੇ ਓਹੀ ਚੀਜਾ Picture ਵਿੱਚ ਦਿਖਾਇਆ ਗਈਆਂ ਹੋਰ ਕੋਈ ਇੰਨਾ ਦੀ Life ਤੇ ਤੇ ਨਹੀਂ ਬਣੀ ਹੋਈ Movie

ਹਾਂਜੀ ਹਾਂਜੀ ਬਿਲਕੁਲ ਤੁਸੀ ਇਸ ਵਿੱਚ ਜਿਹੜੇ ਇੰਨਾ ਦੇ ਜੌ ਕਿਹੜੇ ਕਿਹੜੇ ਇਹਨਾਂ ਦੇ ਮਿਸ਼ਨ ਹੈਗੇ ਏ ਓਹ ਲਿਖ ਸਕਦੇ ਹਾਂ ਮਿਸ਼ਨ ਤੇ ਜਨਮ ਵਾਰੇ ਤੇ ਇਹਨਾਂ ਦੀ ਪੜਾਈ ਵਾਰੇ ਜੀ ਕਿ ਏ ਇਹਨਾਂ ਨੂੰ ਨਾਸਾ ਦੇ ਵਿੱਚ ਮਿਲਿਆ ਇਹਨਾਂ ਨੂੰ Project ਮਿਲੇ ਨਾਸਾ ਦੇ ਓਹ ਦਸੇ ਇਸ ਚ

ਹਾਂਜੀ ਹਾਂਜੀ ਬਿਲਕੁਲ

ਦਸਿਆ ਮੇਰੇ ਕੋਲ ਹੋਰ Topic ਹੋਇਆ ਮੈ ਤੁਹਾਨੂੰ ਕੋਲ ਕਰਾਗੀ

ਦੁਨੀਆਂ ਦੇ ਵਿੱਚ ਬਹੁਤ ਤਰਾਂ ਦੇ ਲੋਕ ਹੁੰਦੇ ਨੇ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਪ੍ਰਭਾਵਿਤ ਹੋਣਾ ਤਾਂ ਚੰਗੇ ਲੋਕਾਂ ਤੋਂ ਹੀ ਹੋਣਾ, ਸਿਫ਼ਤ ਕਰਨੀ ਆ ਤਾਂ ਚੰਗੇ ਲੋਕਾਂ ਦੀ ਕਰਨੀ ਆ, ਹੱਸਣਾ ਤਾਂ ਗੱਲਾਂ ਚੰਗੀਆਂ ਗੱਲਾਂ ਤੇ ਹੱਸੋ, ਖੁਸ਼ ਰਹੋ ਕਿਉਂਕਿ ਇੱਥੋਂ ਅਸੀਂ acceptance ਆਹ ਜੇ ਤੁਸੀਂ ਚੰਗੀ ਚੀਜ਼ ਦੇ ਨਾਲ ਗੱਲਬਾਤ interaction ਕਰਦੇ ਹੋ ਤਾਂ ਉੱਥੋਂ ਤੁਹਾਨੂੰ ਆ ਰਿਹਾ, ਮੈਂ ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਵੀ ਅਸੀਂ ਕਿਵੇਂ ਸੋਕਦੇ ਹਾਂ ਇਹ ਚੀਜ਼ਾਂ ਅਹ ਮੈਂ ਨਾ ਆਈ ਮੇਰੇ ਦੋਸਤ ਦੇ ਨਾਲ ਅਸੀਂ ਗੱਡੀ 'ਚ ਜਾ ਰਹੇ ਸੀਗੇ ਤੇ ਮਤਲਬ ਜਾਂਦੇ-ਜਾਂਦੇ ਗੱਡੀ ਦੇ ਵਿੱਚ ਉਹਨੇ ਨਿੰਬੂ ਦੇ like lemon fragrance ਦਾ ਸੀਗਾ ਨਿੰਬੂ ਦਾ ਸੀ ਉਹ, ਕੁੱਛ ਉਹਦਾ ਟੰਗਿਆਂ ਹੋਇਆ ਸੀ ਉਹਦੇ ਵਿੱਚ ਨਿੰਬੂ ਦੀ ਜਿਵੇਂ smell ਹੁੰਦੀ ਹੈ freshness ਹੁੰਦੀ ਆ ਉਸ ਤਰਾਂ ਦੀ freshness ਆ ਰਹੀ ਸੀਗੀ ਤੇ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

ਹੁਣ ਜੇ ਉਹ shirt ਚੀਜ਼ਾਂ ਸੋਕ ਸਕਦੀ ਆ, ਮਹਿਕ ਸੋਕ ਸਕਦੀ ਆ ਤੇ ਸਾਡਾ ਦਿਮਾਗ ਤਾਂ ਹਰ ਵਕਤ ਸੋਕ ਰਿਹਾ ਵਾ ਇੱਕ ਬਹੁਤ ਮਤਲਬ ਕੋਈ ਮਹਾਨ ਬੰਦਾ ਉਹਨੇ ਕਿਹਾ ਕਹਿੰਦਾ you are average of your closest five persons ਤੁਸੀਂ ਆਪਦੇ ਸਭ ਤੋਂ ਨਜ਼ਦੀਕੀ ਪੰਜ ਬੰਦਿਆਂ ਦੀ average ਹੋ ਜੇ ਮਾੜੇ ਬੰਦੇ ਨੇ ਪੰਜੇ ਆਲੇ-ਦੁਆਲੇ ਤੇ ਉਨਾਂ ਦਾ ਥੋੜ੍ਹਾ ਥੋੜ੍ਹਾ ਗੁਣ ਤੁਹਾਡੇ ਅੰਦਰ ਸੋਕ ਲਓਗਾ ਜਿਵੇਂ ਮੇਰੀ shirt ਨੇ ਉਹ ਮਹਿਕ ਸੋਕ ਲਈ ਸੀ ਤੇ ਉਹੀ ਫਿਰ ਤੁਸੀਂ ਥੋੜ੍ਹਾ ਥੋੜ੍ਹਾ mix ਹੋ ਕੇ ਬਣ ਤਾਂ ਇਸ ਲਈ ਅਗਲਾ message ਕੀ ਆਇਆ ਪਹਿਲਾਂ ਤੁਹਾਨੂੰ ਮੈਂ ਨਾਲ ਦੀ ਨਾਲ sum up ਕਰ ਰਿਹਾਂ ਵੀ ਮੈਂ ਕੀ ਕਰ ਰਿਹਾਂ ਪਹਿਲਾਂ ਆਪਦੇ ਅੰਦਰ ਸੁਪਨਾ ਜਰੂਰ ਰੱਖੋ ਇੱਥੇ ਚੰਗੀਆਂ ਆਦਤਾਂ ਰੱਖੋ। ਦੋਂ ਇੱਥੇ ਚੰਗਾ ਰੱਖਿਆ ਉਹਦਾ ਅਸਰ ਤੁਹਾਡੀ ਜ਼ਿੰਦਗੀ 'ਚ ਆਊਗਾ, ਤੇ ਉਹ ਜਦੋਂ ਚੰਗਾ ਅਸਰ 'ਚ ਆਉਗਾ ਤਾਂ ਫਿਰ ਜ਼ਿੰਦਗੀ ਸੋਹਣੀ ਬਣ ਜਾਊ ਇਹੀ ਚਾਹੁੰਦੇ ਹਾਂ ਆਪਾਂ ਸਾਰੇ, ਸੋਹਣੀ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਅਮੀਰ ਵੀ ਹੋਈਏ ਪੈਸਾ ਵੀ ਆਊਗਾ ਕਿਉਂਕਿ ਆਊਗਾ ਹੀ ਆਊਗਾ। ਕਿਤੇ ਨਾ ਕਿਤੇ ਸਾਰਾ ਕੁਛ ਆਊਗਾ ਜਦੋਂ ਤੁਸੀਂ ਜ਼ਿੰਦਗੀ ਨੂੰ ਸਹੀ track ਤੇ choose ਕਰਦੇ ਹੋ ਪਹਿਲਾਂ ਪਹਿਲਾਂ ਜਿਹੜਾ ਸਬਕ ਸੁਪਨੇ ਦੇਖਣੇ ਹੈ, ਸੋਹਣੇ ਸੁਪਨੇ ਦੇਖਣੇ ਹੈ ਦਿਮਾਗ 'ਚ ਗੱਲਾਂ ਰੱਖਣੀਆਂ ਚੰਗੀਆਂ ਗੱਲਾਂ ਰੱਖਣੀਆਂ ਨੇ। ਤੇ ਉਹਦੇ ਬਾਅਦ ਚੋਂ ਜਿਹੜਾ ਆਪਦਾ vision ਆ, ਉਹਨੂੰ ਵੱਡਾ ਕਰਕੇ ਰੱਖਣਾ ਵਾਂ last 'ਚ ਇੱਕ activity ਕਰਾਂਗਾ ਜ਼ਲਦੀ ਜ਼ਲਦੀ ਨਿਬੇੜਦੇ ਹਾਂ ਤੇ ਵੀ ਜਿਹੜਾ ਤੁਹਾਡਾ ਦੇਖਣ ਦਾ ਨਜ਼ਰੀਆ, ਉਹ ਵੱਡਾ ਰੱਖਣਾ ਵਾਂ ਠੀਕ ਆ, ਹੁਣ ਮੈਂ ਇਹ promise ਦੀ ਉਮੀਦ ਕਰ ਸਕਦਾਂ ਵੀ ਤੁਸੀਂ ਸਾਰੇ ਆਪਦੀ ਜ਼ਿੰਦਗੀ 'ਚ ਦੇਖ ਕੇ ਚੱਲੋਗੇ ਵੀ ਚੰਗਾ ਚੰਗੇ ਨੂੰ ਹੀ select ਕਰੋਂਗੇ ਕਿਹੜਾ ਕਿਹੜਾ promise ਕਰਦਾ ਹੱਥ ਖੜਾ ਕਰ ਸਕਦਾ। ਵਾਅਦਾ ਕੀਆ ਹੈ ਤੋਂ ਨਿਭਾਨਾ ਪੜ੍ਹੇਗਾ ਠੀਕ ਹੈ ਨਾ ਤੋੜੇਗਾ ਤਾਂ ਨੀ ਕੋਈ ਵੀ ਪੱਕਾ ਕਿਉਂਕਿ ਇਹ ਹੱਥ down ਕਰ ਲਓ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਜਿਹੜੀ selection ਹੈ ਨਾ ਇਹ ਬਹੁਤ ਮਾਅਨੇ ਕਾਰੁ ਬਹੁਤ ਕੁਛ ਰੱਖੇਗੀ t-shirt ਲੈਣ ਜਾਂਦੇ ਹੋ, shirt ਲੈਣ ਜਾਂਦੇ ਹੋ, ਸੂਟ ਲੈਣ ਜਾਂਦੇ ਹੋ, ਕਦੇ ਹੋਇਆ ਵੀ ਜਿਹੜਾ ਮਿਲਦਾ ਦੇ ਦੇ ਯਾਰ ਪਤਾ ਨੀ ਬੇਚਾਰਾ ਦੁਕਾਨਦਾਰ ਹੱਥ ਖੜੇ ਕਰ ਕੋਈ ਤਾਂ select ਕਰ ਲਓ ਮੇਰਾ ਖਹਿੜਾ ਛੱਡ ਦਿਓ ਕਿਉਂਕਿ ਉਹਦਾ ਪਾਰਾ ਵੱਧ ਖ਼ਾਸ ਕਰ ladies ਤੇ ਉੱਥੇ ਇੱਡੀ selection ਕਰਦੇ ਹੋ, ਇੱਡਾ ਧਿਆਨ ਲਾਉਂਦੇ ਹੋ ਕਿ ਜ਼ਿੰਦਗੀ 'ਚ ਆਦਤਾਂ ਉਹਨਾਂ ਤੇ ਧਿਆਨ ਲਾਉਣਾ ਬਣਦਾ ਨੀ ਇਹ ਆਦਤਾਂ ਕੀ ਨੇ ਉਹ ਬੀਅ ਨੇ ਕਿੱਕਰ ਦਾ ਬੀਅ ਆ ਜਾਂ ਅੰਬ ਜਾਂ ਅਮਰੂਦ ਦਾ ਬੀਅ ਆ, ਜੋ ਬੀਜਿਆ ਉਹ ਵੱਢਣਾ, ਇਸ ਲਈ ਜ਼ਿੰਦਗੀ 'ਚ ਆਦਤਾਂ ਆਪਦੇ ਆਲੇ ਦੁਆਲੇ ਦੇ ਲੋਕਾਂ ਦਾ circle ਸਦਾ ਚੰਗਾ ਰੱਖੋ, ਇਹਦਾ ਅਸਰ ਪਊਗਾ ਪਊਗਾ ਤੇ ਬਾ ਕਮਾਲ ਪਊਗਾ, ਇਹ ਜਿਹੇ ਰੁੱਖ ਬਣੋਗੇ ਵੀ ਆਪ ਤਾਂ ਜਿਹੜਾ ਰੁੱਖ ਵਿਸ਼ਾਲ ਆ ਉਹਦੀ ਆਪਦੀ ਮਹੱਤਤਾ ਤਾਂ ਵਧਦੀ ਵਧਦੀ ਆ ਉਹ ਪਤਾ ਨੀ ਕਿੰਨੇ ਹੋਰ ਲੋਕਾਂ ਨੂੰ ਛਾਂਂ ਦਿੰਦਾ ਹੁਣ ਇਹ ਕਾਫ਼ੀ ਮੇਰੇ ਹਿਸਾਬ ਨਾਲ ਹੋ ਗਏ ਪੰਦਰਾਂ ਵੀਹ ਮਿੰਟ ਤਾਂ ਤੇ ਦੱਸ ਦਿਓ ਜੇ ਲੱਗ ਰਹੀ ਹੈ ਇਹ ਨੀ ਬਾਅਦ ਚੋਂ ਕਹਿ ਦਿਓ ਵੀ ਵੀਰੇ ਕਿੱਥੇ ਐਵੇਂ ਧੱਕਾ ਕਰੀ ਗਿਆਂ ਅੱਛਾ ਲੱਗ ਰਹੀ ਹੈ ਗੱਲ ਪੱਕਾ।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 ਤੁਹਾਡਾ ਵੀ friend circle ਆ, ਤੁਹਾਡਾ ਆਪਦਾ ਇੱਕ ਸਮਾਜਿਕ ਦਾਇਰਾ, ਜਿਹੜਾ ਸਮੇਂ ਦੇ ਨਾਲ ਵੱਡਾ ਹੁੰਦਾ ਜਾਣਾ, ਜਿਵੇਂ ਹੁਣ school ਦੇ ਵਿੱਚ ਹੁੰਦੇ ਆ class ਦੇ friend ਫਿਰ school ਦੇ ਕਲਾਸਾਂ ਤੋਂ

ਫਿਰ ਸਮਾਜ ਪਿੰਡ ਦੇ ਵਿੱਚ ਵੀ ਵਿਚਰਨਾ ਤਾਂ ਦਾਇਰਾ ਵੱਡਾ ਹੁੰਦਾ ਜਾਣਾ ਜੇ ਅੱਜ ਤੁਸੀਂ ਆਪਦੇ ਅੰਦਰ ਸੋਹਣੀਆਂ ਚੀਜ਼ਾਂ ਸਮਾਓਗੇ ਤਾਂ ਤੁਹਾਡੇ ਦਾਇਰੇ ਦੇ ਵਿੱਚ ਆਉਣ ਵਾਲੇ ਲੋਕ ਵੀ ਇਉਂ ਤੁਹਾਡੇ ਕੋਲ ਆਇਆ ਕਰਨਗੇ ਖਿੱਚ ਆਇਆ ਕਰਨਗੇ ਯਾਰ ਮੈਨੂੰ ਆਹ ਬੰਦੇ ਨਾਲ time spend ਕਰਨ ਦਾ ਮੌਕਾ ਮਿਲੇ ਮੈਂ ਆਪਣੇ ਆਪ ਗੱਲ ਦੀ ਖ਼ੁਸ਼ਨਸ਼ੀਬੀ ਸਮਝਦਾ ਵੀ ਰੱਬ ਦੀ ਕਿਰਪਾ ਲਾ ਲਓ ਜਾਂ ਕੁਛ ਵੀ ਲਾ ਲਓ ਮੇਰੇ ਪਿੰਡ ਚੋਂ ਲੈ ਕੇ ਮੇਰੇ friend circle ਦੇ ਮਤਲਬ ਜੇ ਕਿਸੇ ਨੂੰ ਲੱਗਦਾ ਵੀ ਮੈਂ ਕੋਈ ਗੱਲ ਨਹੀਂ ਕਿਸੇ ਕੋਲ share ਕਰ ਪਾ ਰਿਹਾ, ਉਹ ਵੀ ਮੇਰੇ ਨਾਲ ਕਰ ਕਿਉਂ ਉਹਨਾਂ ਦੀਆਂ ਭਾਵਨਾਵਾਂ ਦੀ ਪਹਿਲੀ ਗੱਲ ਇੱਜਤ ਹੈ ਕੋਈ judgement attitude ਨੀ। Judgement ਨਾ ਲਾਇਆ ਕਰੋ ਕਿਸੇ ਦੀ ਵੀ ਉਸੇ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਨੇ ਇਹਦੇ ਨਾਲ ਅੱਗੇ ਦੀ ਅੱਗੇ ਮਤਲਬ ਜਿਹੜਾ ਤੁਹਾਡਾ ਦਾਇਰਾ ਵਾ, ਇਹ ਚੀਜ਼ਾਂ ਨੇ ਇਹ ਵੱਧਦਾ ਜਾਣਾ ਵਾਂ, ਇਹਦੇ ਨਾਲ ਤੁਹਾਡੇ ਜਿਹੜੇ ਪ੍ਰਭਾਵ ਨੇ, ਇਹ ਵੱਧਦੇ ਜਾਣੇ ਨੇ ਤੇ ਇਸ ਲਈ ਸੋਚ ਕੇ ਚੱਲਣਾ ਵੀ ਜੋ ਤੁਸੀਂ ਸੋਚਦੇ ਹੋ ਜੋ ਤੁਸੀਂ ਦੇਖਦੇ ਹੋ ਉਹਦਾ ਇੱਕ ਤੁਹਾਡੀ ਜ਼ਿੰਦਗੀ ਤੇ ਵੀ ਅਸਰ ਪੈਣਾ ਤੇ ਦੂਜਿਆਂ ਤੇ ਵੀ ਪੈਣਾ ਇੱਕ ਹੁਣ ਗੱਲ ਆ ਗਈ ਦਿਮਾਗ ਦੇ ਵਿੱਚ ਵਧੀਆ ਰੱਖਣਾ ਹਨਾ, ਇਹਨੂੰ ਥੋੜ੍ਹਾ ਜਿਹਾ ਆਪਾਂ ਇਹਨੂੰ ਵੀ ਦੇਖ ਲਈਏ ਕਿਉਂਕਿ ਦੇਖੀ ਚੀਜ਼ ਜ਼ਿਆਦਾ ਦੇਰ ਯਾਦ ਰਹਿੰਦੀ ਆ, ਆਹ ਵਾਲਾ ਚੀਜ਼ ਨੀ ਭੁੱਲਦੇ ਕੋਈ ਤੁਸੀਂ ਆਓ ਆ ਜਾ ਤੂੰ ਤਾਂ ਆਉਣਾ ਸੀ hero ਆ ਲੈ ਮੈਂ ਤੇਰੇ ਬਿਨਾਂ ਕਹੇ ਗੱਲ ਹੀ ਨੀ ਕਰਨੀ ਅੱਗੇ ਤੂੰ ਹੁਣ ਮੇਰਾ ਆੜੀ ਬਣ ਚੁੱਕਿਆ ਆਜਾ ਆਜਾ ਤੁਸੀਂ ਵੀ ਆਓ।

ਇੱਧਰ ਤੁਸੀਂ ਵੀ ਹੱਥ join ਕਰ ਲਓ ਇਸ ਤਰ੍ਹਾਂ ਤੁਸੀਂ ਵੀ ਆ ਜਾਓ ਤੁਸੀਂ ਅੱਗੇ ਵਾਲੀ ਕੰਧ ਬਣਨਾ ਆਏਂ ਠੀਕ ਹੈ ਇੱਕ ਜਾਣਾ ਤੁਸੀਂ ਉੱਧਰਲੀ side ਆ ਜਾਓ ਆਹ wire ਛੱਡ ਦਓ ਤਾਰ ਆ ਤੁਹਾਡੇੇ ਪੈਰ ਥੱਲੇ ਹੁਣ ਦੇਖੋ ਵੀ ਇੱਧਰਲੇ ਪਾਸੇ ਪਈਆਂ ਖੂਬਸ਼ੂਰਤ ਚੀਜ਼ਾਂ ਜਿਵੇਂ ਮੰਨ ਲਓ ਗੁਲਦਸ਼ਤੇ ਪਏ ਨੇ ਸੋਹਣੀਆਂ ਮਾਈਕਾਂ ਪਈਆਂ ਨੇ ਠੀਕ ਆ ਉਹ ਸੋਹਣੇ ਸੋਹਣੇ ਪਰਦੇ ਪਏ ਨੇ ਇਹ ਹੈਗਾ ਆਪਣਾ ਕਮਰਾ ਠੀਕ ਆ, ਕਮਰਾ ਬਣ ਚੁੱਕਿਆ ਹੁਣ ਤੁਹਾਨੂੰ ਮੈਂ ਕਿਹਾ ਸੀ ਇੱਧਰ ਧਿਆਨ ਨਾਲ ਤੁਸੀਂ ਆਉਣਾ ਤੇ ਤੁਸੀਂ ਵੀ ਆਉਣਾ ਠੀਕ ਆ ਤੁਸੀਂ ਵੀ ਆਓਗੇ ਫਿਰ ਇਉਂ ਕਿਵੇਂ ਛੱਡ ਦੇਵਾਂ ਮੈ ਛੱਡ ਕਿਸੇ ਨੂੰ ਨੀ ਮੈਂ ਠੀਕ ਆ ਹੁਣ ਕੀ ਆ ਰਿਹਾ ਇੱਧਰਲੀ side ਤੇ ਆਹ ਸੋਹਣੀਆਂ ਚੀਜ਼ਾਂ ਗੁਲਦਸ਼ਤੇ ਮਾਇਕਾਂ ਚੰਗੀਆਂ ਚੰਗੀਆਂ ਚੀਜ਼ਾਂ ਤੇ ਉਧਰਲੀ side ਕੀ ਰੱਖ ਲਿਆ ਮੈਂ ਇਸ ਥਾਂ ਤੇ ਮੈਂ ਢੇਰੀ ਲਾ ਰਿਹਾ ਵਾਂ ਕੀ ਲਾਵਾਂ ਸਬਜ਼ੀਆਂ ਦੇ ਛਿਲਕੇ ਫਲਾਂ ਦੇ ਛਿਲਕੇ, ਥੋੜ੍ਹੀ ਜਿਹੀ ਮਿੱਟੀ ਦੀ ਢੇਰੀ ਲਾ ਦਿਨਾ ਵਾਂ ਠੀਕ ਆ ਜਾਣੀਕਿ ਵਾਧੂ ਚੀਜ਼ਾਂ ਹੁਣ ਤੁਸੀਂ ਉੱਠ ਕੇ ਆਇਓ ਤੁਸੀਂ ਕੀ ਕਰਨਾ ਇੱਥੋਂ ਉੱਠ ਕੇ ਜੇ ਤਾਂ ਤੁਹਾਨੂੰ ਲੱਗਦਾ ਇੱਧਰ ਸੋਹਣੀਆਂ ਚੀਜ਼ਾਂ ਚੋਂ ਕੋਈ ਚੀਜ਼ ਚੁੱਕ ਕੇ ਆਹ ਤੁਹਾਡਾ ਕਮਰਾ ਵਾ ਵੀ ਮੈਂ ਉਹ ਰੱਖਣੀਆਂ ਤਾਂ ਇੱਥੇ ਆ ਕੇ ਕਮਰੇ 'ਚ ਵੜ ਕੇ ਆਪਦੀ ਸੀਟ ਤੇ ਜਾ ਕੇ ਬਹਿ ਜਾਓ, ਜੇ ਤੁਹਾਨੂੰ ਲੱਗਦਾ ਨਹੀਂ ਵੀ ਉੱਧਰ ਜਿਹੜਾ ਸਮਾਨ ਪਿਆ ਕੀ ਉੱਧਰ ਹਾਂ ਇਹ ਚੀਜ਼ਾਂ ਜੇ ਤੁਹਾਨੂੰ ਲੱਗਦਾ ਮੈਂ ਆਪਦੇ ਕਮਰੇ 'ਚ ਉਹ ਸਜਾਉਣੀਆਂ ਤਾਂ ਉੱਧਰ ਜਾਣੀਕਿ ਜਿਹੜੀ ਚੀਜ਼ ਤੁਸੀਂ ਵੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉੱਧਰ ਜਾ ਕੇ ਕਮਰੇ 'ਚ ਆਪਦੇ ਚੀਜ਼ ਰੱਖ ਦਿਓ ਤੇ ਜਾ ਕੇ ਬਹਿ ਜਾਓ ਖੇਡਦੇ ਹੁੰਦੇ ਨਾ ਭੋਗ ਭੋਗ ਲੈ ਲਾ ਉਵੇਂ ਹੀ ਸਮਝ ਲਓ ਵੀ ਉੱਥੇ ਚੀਜ਼ਾਂ ਪਈਆਂ ਉੱਧਰ ਰੱਖਣੀ, ਹਾਂ ਬਹਿ ਜਾਓ ਹੁਣ ਤੁਸੀਂ ਆਓ ਜੀ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 ਇਹ ਕਮਰਾ ਸੀ ਤੁਹਾਡਾ ਤੁਸੀਂ ਇੱਧਰ ਪਾਸੇ ਸੋਹਣੀਆਂ ਚੀਜ਼ਾਂ ਹੀ ਚੁੱਕੀਆਂ ਕਿਉਂ ਦੱਸੋ ਵਜਾ ਤਾਂ ਹੋਊਗੀ ਕੋਈ ਨਾ ਕੋਈ ਯਾਰ ਛੋਟਾ ਉਸਤਾਦ ਦੱਸੋ ਤੁਸੀਂ ਵੀ Very good very good ਤੁਸੀਂ ਦੱਸੋ ਤੁਹਾਡਾ reason ਨਹੀਂ ditto, copy, paste ਹੀ ਕਰ ਦਓ ਕਰਦੇ ਹੋ ਨਾ ਇਹੀ reason ਆ ਨਾ, ਚਲੋ ਨਹੀਂ ਦੱਸਣਾ ਤਾਂ ਕੋਈ ਨਾ ਮੈਂ ਚਲੋ ਅੱਜ ਰੁੱਸ ਕੇ ਜਾਨਾ ਅਗਲੀ ਵਾਰ ਮੈਨੂੰ ਮਨਾ ਲਇਓ ਜੇ ਕਦੇ ਫਿਰ ਆਏ। ਨਹੀਂ ਰੁੱਸਿਆ ਨੀ ਮਜ਼ਾਕ ਕਰ ਰਿਹਾਂ ਕੀ ਚੀਜ਼ ਆ ਤੁਸੀਂ ਵੀ ਬਹਿ ਜਾਓ ਹੁਣ ਵੀ thank you so much ਸਾਰਿਆਂ ਦਾ involve ਹੋਣ ਲਈ ਹੁਣ ਕੀ ਸੀ ਇਹ ਤੁਹਾਡਾ ਕਮਰਾ ਸੀ ਫਿਰ selection ਕਰੀ ਸੂਟਾਂ ਦੀ ਵੀ selection ਕਰੀ, ਕਮਰੇ ਦੀ ਵੀ selection ਕਰੀ ਵੀ ਮੈਂ ਇੱਧਰੋਂ ਚੰਗੀ ਚੀਜ਼ ਚੁੱਕ ਕੇ ਰੱਖਣੀ ਆ ਮੇਰਾ ਕਮਰਾ ਖੂਬਸੂਰਤ ਹੋਣਾ ਚਾਹੀਦਾ, ਮਹਿਕਦਾਰ ਹੋਣਾ ਚਾਹੀਦਾ, ਮੇਰੇ ਕਮਰੇ ਦੇ ਵਿੱਚ ਕੋਈ ਗ਼ਲਤ ਚੀਜ਼ ਨੀ ਆਉਣੀ ਚਾਹੀਦੀ ਜਾ ਤਾਂ ਇੱਧਰ ਵੀ ਸਕਦੇ ਸੀ ਸਬਜ਼ੀਆਂ ਦੇ ਛਿਲਕ ਲਿਆ ਕੇ table ਤੇ ਚਿਣ ਲਓ ਪਰ ਨਹੀਂ ਚੁੱਣਿਆ, ਕਿਉਂ? ਕਿਉਂਕਿ ਉਹ ਗ਼ਲਤ ਚੀਜ਼ ਆ ਨਹੀਂ ਚਾਹੀਦੀ ਸਾਨੂੰ ਕਮਰਾ ਸਾਫ਼ ਖੂਬਸੂਰਤ ਚਾਹੀਦਾ ਉਸੇ ਤਰ੍ਹਾਂ ਆਹ ਦਿਮਾਗ ਆ ਨਾ ਜਿਹੜਾ ਉਹ ਤੁਹਾਡਾ ਕਮਰਾ ਵਾ ਇੱਥੇ ਕੀ ਰੱਖਦੇ ਹੋ ਇਹ ਫਿਰ ਤੋਂ ਸੋਚੋ decision ਲਓ positive inspired ਤੇ ਅੱਛੀ ਸੋਚ ਨੇ ਹੀ ਰੱਖਣੀ ਹੈ ਇੱਥੇ ਤੇ ਜਦੋਂ ਇਹ ਚੀਜ਼ਾਂ ਆ ਗਈਆਂ ਫਿਰ ਆਪਣੇ ਆਪ ਆਊਗਾ ਹੁੁਣ end ਕਰ ਹੀ ਲਈਏ ਹਨਾ ਤਾਂ ਹੁਣ ਗੱਲ ਆ ਗਈ ਸੀ ਸੁਪਨੇ ਦੇਖਣ ਤੋਂ ਅਸੀਂ ਸ਼ੁਰੂਆਤ ਕਰੀ ਸੀ ਫਿਰ ਆ ਗਿਆ ਸੀ ਸੁਪਨੇ ਦੇਖੋ, ਜਿੱਥੇ ਜੀਅ ਕਰਦਾ ਦੇਖੋ, ਜਿੰਨੇ ਵੱਡੇ ਦੇਖਣ ਨੂੰ ਜੀਅ ਕਰਦਾ ਦੇਖੋ ਫਿਰ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਸ਼ੁਰੂ ਕਰ ਲਓ ਗੋਲ ਸੈਟ ਕਰੋ ਕਿ ਮੈਂ ਜਾਣਾ ਕਿੱਥੇ ਹੈ ਜੇ ਮੈਂ ਇੱਥੋਂ ਲੁਧਿਆਣੇ ਜਾਣਾ ਤਾਂ ਮੈਨੂੰ ਪਤਾ ਹੋਵੇ ਮੈਂ ਲੁਧਿਆਣੇ ਜਾਣਾ ਮੇਰੇ ਕੋਲੇ ਭਾਵੇਂ ਸਾਰੇ ਸਾਧਨ ਹੋਣ ਪਰ ਜੇ ਮੈਨੂ ਪਤਾ ਹੀ ਨੀ ਮੈਂ ਕਿੱਥੇ ਜਾਣਾ, ਫਿਰ ਮੈਂ ਕਿਤੇ ਵੀ ਨਹੀਂ ਪੁਛਹੁ ਸਕਦਾ goal set ਕਰੋ ਮੈਂ ਜਾਣਾ ਕਿੱਥੇ ਆ, ਦਿਮਾਗ ਤੁਹਾਡਾ ਉਹ ਕਮਰਾ ਵਾ

ਇੱਕ ਗੱਲ ਨੂੰ ਮੇਰੀ ਨੂੰ ਲੜ ਬੰਨ ਲਓ please ਸਾਰੀਆਂ ਗੱਲਾਂ ਚੋਂ ਜ਼ਰੂਰੀ ਆ, ਜਦੋਂ ਗ਼ਲਤ ਕੰਮ ਕਰਨ ਵਾਲੇ ਦੁਨੀਆਂ 'ਚ ਸੰਗਦੇ ਨੀ ਨਾ, ਗਾਲਾਂ ਕੱਢਣ ਵਾਲਾ ਕਦੇ ਕੋਈ ਸੰਗਦਾ ਨੀ ਨਾ ਨਸ਼ੇ ਕਰਕੇ ਸੜਕਾਂ ਤੇ ਤੁਰੇ ਫਿਰਦੇ ਆ ਉਹ ਸੰਗਦੇ ਨੀ ਨਾ ਤਾਂ ਤੁਸੀਂ ਕਿਤਾਬ ਲੈ ਕੇ ਤੁਰਨ ਲੱਗੇ ਕਦੇ ਨਾ ਸੰਗੋ ਚੰਗਾ ਕੰਮ ਕਰਨ ਲੱਗੇ ਕਦੇ ਨਾ ਸੰਗੋ, ਇੱਥੇ ਆ ਰਹੇ ਹੋ, ਜੋ ਤੁਸੀਂ ਇੱਥੇ ਆ ਕੇ ਕਰ ਰਹੇ ਹੋ ਨਾ ਆਪਦੀ ਜ਼ਿੰਦਗੀ ਨੂੰ ਤਾਂ ਬਿਹਤਰ ਬਣਾ ਹੀ ਰਹੇ ਹੋ ਹੋਰ ਕਈ ਜਵਾਕਾਂ ਦੇ ਮਨ 'ਚ ਵਲਵਲੇ ਉਠਾ ਰਹੇ ਹੋ ਵੀ ਉਹ ground 'ਚ ਜਾਂਦੇ ਨੇ, ਉਹ ਕੁਛ ਕਰ ਜਾਣਗੇ ਅਸੀਂ ਵੀ ਕਰਨਾ ਅਸੀਂ ਵੀ ਜਾਣਾ ਤਾਂ ਇਸ ਲਈ ਇਹ ਚੀਜ਼ ਨੂੰ ਸਦਾ ਕਰਦੇ ਰਹਿਣਾ ਵਾ ਚੰਗੀ ਚੀਜ਼ ਤੋਂ ਕਦੇ ਪਿੱਛੇ ਨਾ ਹਟਿਓ।

ਫਿਰ ਇਹਨਾਂ ਲਿਖੀਆਂ ਕਿਤਾਬਾਂ ਦਾ ਫ਼ਾਇਦਾ ਕੀ ਹੈ ਤਾਂ ਨਾਨਕ ਸਿੰਘ ਨੇ ਉਹ ਬੀਬੀ ਤੋਂ ਪੁੱਛਿਆ, ਜਿਹੜੇ ਪੱਤਰਕਾਰ ਸੀਗੇ, ਕਹਿੰਦੇ ਵੀ ਬੀਬੀ ਮੈਨੂੰ ਇਉਂ ਦੱਸੋ ਵੀ ਤੁਸੀਂ ਝਾੜੂ ਕਰੇ ਲਾ~ ਰੋਜ਼ ਲਾਉਂਦੇ ਹੋ ਕਹਿੰਦੀ ਹਾਂਜੀ। ਤੇ ਕਹਿੰਦੇ ਰੋਜ਼ ਕਾਹਤੋਂ ਲਾਉਂਦੇ ਹੋ, ਮਤਲਬ ਵੀ ਇਹਦਾ ਕੀ ਫ਼ਾਇਦਾ ਉਹ ਕਹਿਦੀ ਕਹਿੰਦੀ ਵੀ ਜੇ ਮੈਂ ਰੋਜ਼ ਝਾੜੂ ਨਹੀਂ ਲਾਉਂਗੀ ਤਾਂ ਫਿਰ ਕੂੜਾ ਇਕੱਠਾ ਹੋ ਜਾਉ, ਤੇ ਨਾਨਕ ਸਿੰਘ ਨੇ ਇਹੀ ਜਵਾਬ ਦਿੱਤਾ ਵੀ ਜੇ ਮੈਂ ਲਿਖਣਾ ਬੰਦ ਕਰ ਦਿੱਤਾ, ਚੰਗੀਆਂ ਚੀਜ਼ਾਂ ਨੂੰ share ਕਰਨਾ ਬੰਦ ਕਰ ਦਿੱਤਾ ਹੋਰ ਵੀ ਲੇਖਕ ਉਹਨਾਂ ਨੇ ਆਪਦੀ ਕੋਈ ਵੀ ਬੰਦਾ ਲੇਖਕ ਆ, ਜਾਂ ਫਿਰ ਕੋਈ ਵੀ ਜ਼ਰੀਏ ਚੰਗਾ ਚੀਜ਼ ਫੈਲਾਅ ਰਿਹਾ, ਜੇ ਉਹਨਾਂ ਨੇ ਬੰਦ ਕਰ ਦਿੱਤਾ, ਤਾਂ ਸਮਾਜ 'ਚ ਕੂੜਾ ਬਹੁਤ